ਪਿੱਛੇ ਹੋਰ ਵੀ ਮਸ਼ੀਨਾਂ ਹਨ ਜਿਨਾਂ ਤੇ ਅਲਗ-ਅਲਗ ਤਰੀਕੇ ਨਾਲ ਵਰਜਿਸ਼ ਕੀਤੀ ਜਾਂਦੀ ਹੈ।

ਮੂਰਤੀਆਂ ਦੀ ਅਗਲੇ ਪਾਸੇ ਕੁਝ ਲੋਕ ਬੈਠੇ ਹਨ ਜੋ ਕਿ ਦੇਵੀ ਦੇਵਤਿਆਂ ਦੇ ਭਗਤ ਹਨ।

ਇੱਕ ਕਾਰ ਹੈ ਜੋ ਚਿੱਟੇ ਰੰਗ ਦੀ ਹੈ।

ਪਹਾੜ ਜਿਹਾ ਨਜ਼ਰ ਆ ਰਿਹਾ ਹੈ।

ਜਿੱਥੇ ਕਿ ਬੱਚੇ ਖੇਡ ਰਹੇ ਹਨ।

ਕੁਛ ਬੱਚੇ ਬਾਉਂਡਰੀ ਵਾਲ ਤੇ ਬੈਠੇ ਹੋਏ ਹਨ।

ਇਥੇ ਕੁਰਸੀਆਂ ਅਤੇ ਟੇਬਲ ਵੀ ਲੱਗੇ ਹੋਏ ਹਨ ਬੱਚਿਆਂ ਦੀ ਸਹੂਲਤ ਵਾਸਤੇ।

ਅਤੇ ਇਸ ਮਸਜਿਦ ਦੇ ਬਾਹਰਲੇ ਸਾਈਡ ਤੇ ਇਕ ਹਰੇ ਰੰਗ ਦਾ ਸਾਈਕਲ ਲੱਗਿਆ ਹੋਇਆ ਹੈ।

ਇਥੇ ਇੱਕ ਬੰਦਾ ਬੈਠਾ ਹੋਇਆ ਹੈ।

ਇਸ ਨੂੰ ਬਹੁਤ ਸੋਹਣਾ ਸਜਾਇਆ ਗਿਆ ਹੈ।

ਜਿੱਥੇ ਇਕ ਬਿਲਡਿੰਗ ਦੀ ਸਾਈਡ ਤੇ ਕੁਝ ਲੋਕ ਖੜੇ ਹਨ ਬਾਈਕ ਦੇ ਨਾਲ।

ਬਿਲਡਿੰਗ ਦਾ ਰੰਗ ਇੱਕ ਦਾ ਪੀਲਾ ਹੈ ਇੱਕ ਦਾ ਗੁਲਾਬੀ ਹਿਕ ਦਾ ਵਾਈਟ ਹੈ।

ਜੋ ਕਿ ਦਵਾਈਆਂ ਨਾਲ ਭਰਿਆ ਹੋਇਆ ਹੈ।

ਉੱਪਰ ਦੀ ਰੋਸ਼ਨੀ ਵੀ ਆ ਰਹੀ ਹੈ।

ਉੱਪਰ ਲਾਈਟਾਂ ਲੱਗੀਆਂ ਹਨ ਅਤੇ ਹਰੇ ਰੰਗ ਦੀ ਜਾਲੀ ਲੱਗੀ ਹੋਈ ਹੈ।

ਕੁਝ ਲੋਗ ਵੀ ਜਾ ਰਹੇ ਹਨ।

ਪੇੜ ਵੀ ਹਨ ਬਹੁਤ ਸਾਰੇ।

ਇਹ ਇੱਕ ਥਿਏਟਰ ਹੈ।

ਪਿਛਲੇ ਪਾਸੇ ਘਰ ਵੀ ਨਜ਼ਰ ਆ ਰਹੇ ਹਨ।

ਇਸ ਦੀ ਸਾਈਡਾਂ ਤੇ ਹਰੇ ਰੰਗ ਦੇ ਪਲੈਨਸ ਲੱਗੇ ਹੋਏ ਹਨ।

ਕੁਛ ਲੋਕ ਵੀ ਨਜ਼ਰ ਆ ਰਹੇ ਹਨ।

ਉਪਰ ਬੱਦਲ ਵੀ ਹੈ।

ਇੱਥੇ ਅਲਗ -ਅਲਗ ਤਰਾਂ ਦੀਆਂ ਸਕੂਟੀ ਬਾਈਕਸ ਲੱਗੀਆਂ ਹੋਈਆਂ ਹਨ।

ਅਤੇ ਬਾਹਰ ਟੀਨਾ ਦੀ ਸ਼ੈਡ ਲੱਗੀ ਹੋਈ ਹੈ।

ਇਹ ਇੱਕ ਪਾਰਕ ਹੈ।

ਚਿੱਟੇ ਰੰਗ ਦਾ ਪੋਲ ਜਿਹਾ ਨਜ਼ਰ ਆ ਰਿਹਾ ਹੈ।

ਤੇ ਲਾਲ ਫੁੱਲ ਲਾਲ ਰੰਗ ਦੇ ਹਾਰ ਪਿੰਕ ਰੰਗ ਦੇ --

ਹਾਰ ਟੰਗੇ ਹੋਏ ਹਨ।

ਇਹ ਦੁਕਾਨ ਹੈ ਜਿੱਥੇ ਕਿ ਮੱਛੀਆਂ ਸੇਲ ਕੀਤੀਆਂ ਜਾ ਰਹੀਆਂ ਹਨ।

ਕੁਛ ਮੱਛੀਆਂ ਜੋ ਟੇਬਲ ਦੇ ਉੱਪਰ ਹਨ।

ਤੇ ਕੁਝ ਟੋਕਰੀਆਂ ਦੇ ਵਿੱਚ ਰੱਖੀਆਂ ਗਈਆਂ ਹਨ।

ਇਥੇ ਕ੍ਰਿਸਚਨ ਲੋਕ ਬੈਠੇ ਹੋਏ --

ਥੱਲੇ ਕੁਛ ਲਿਖਿਆ ਹੋਇਆ ਹੈ।

ਪਾਰਕ ਦੇ ਅੰਦਰ ਬਣਿਆ ਹੋਇਆ ਹੈ।

ਯੇ ਇੱਕ ਪਾਰਕ ਬਣੀ ਹੋਈ ਹੈ।

ਇਸ ਦੇ ਲਾਗੇ ਇੱਕ ਲੇਕ ਵੀ ਦਿਖਾਇਆ ਜਾ ਰਿਹਾ ਹੈ।

ਇਥੇ ਟੇਬਲ ਲੱਗੇ ਹੋਏ ਹਨ।

ਇਹ ਇੱਕ ਵੋਟਰ ਪਾਰਕ ਹੈ।

ਕੁਝ ਕੱਪੜੇਆਂ ਦੀਆਂ ਦੁਕਾਨਾਂ ਹਨ ਕੁਝ ਬੁੱਕਾਂ ਦੀਆਂ ਦੁਕਾਨਾਂ ਹਨ।

ਨੰਬਰ ਵੀ ਲਿਖਿਆ ਹੋਇਆ ਹੈ।

ਇਥੇ ਕਾਰਾਂ ਲੱਗੀਆਂ ਹੋਈਆਂ ਹਨ।

ਇਸ ਦੇ ਨਾਲ ਹੀ --

ਇਹ ਏਅਰਪੋਰਟ ਦਾ ਵੇਟਿੰਗ ਹਾਲ ਹੈ।

ਇੱਥੇ ਲੋਕ ਆਰਾਮ ਕਰਦੇ ਹਨ।

ਇਹ ਇੱਕ ਪਾਰਕ ਹੈ।

ਜੋ ਚਿੱਟੇ ਰੰਗ ਦੀ ਹੈ ਅਤੇ ਉੱਸ ਤੇ ਨੀਲੇ ਰੰਗ ਦਾ ਬੋਰਡਰ ਦਿੱਤਾ ਗਿਆ ਹੋਇਆ ਹੈ।

ਇਹ ਇੱਕ ਬਿਲਡਿੰਗ ਹੈ।

ਇਸਦੇ ਬਾਰ ਬਹੁਤ ਸਾਰੀ ਬਾਈਕਸ ਲੱਗੀਆਂ ਹੋਈਆਂ ਹਨ।

ਉਹ ਸ਼ਾਇਦ ਰਿਪੇਅਰਿੰਗ ਵਾਸਤੇ ਖੜੀਆਂ ਹਨ।

ਇਸਦਾ ਨਾਮ ਹੈ ਵੈਸਟਰਨ ਯੂਨੀਅਨ ।

ਇਹ ਇੱਕ ਸੜਕ ਹੈ ਜੋ ਕਿ ਕਿਸੇ ਪਿੰਡ ਦੇ ਨਾਲ ਲੱਗਦੀ ਹੈ।

ਇਥੇ ਇੱਕ ਕੁੱਤਾ ਬੈਠਾ ਹੈ ਜੋ ਛਾਂ ਵਿੱਚ ਬੈਠਾ ਹੈ।

ਇਹ ਇੱਕ ਕਾਰ ਗੈਰਜ ਹੈ।

ਏਥੇ ਬੱਚੇ ਜੋਗਾ ਆਸਨ ਕਰ ਰਹੇ ਹਨ।

ਥੱਲੇ ਮੈਟ ਵਿਛੇ ਹੋਏ ਹਨ।